ਸਤਿ ਸ਼੍ਰੀ ਅਕਾਲ ਜੀ ਮੈ ਤੁਹਾਡਾ ਆਪਣਾ ਆਸ਼ੂਤੋਸ਼ ਗਿੱਲ ਜਿਵੇ ਕੇ ਅਸੀ ਪਿਛਲੀ ਕਹਾਣੀ ਵਿੱਚ ਆਪਾ ਜਿਹੜਾ ਵਿਸ਼ਾ ਸੀ ਗਾ ਇਹ ਪੰਜਾਬ ਦੇ ਰਸਮਾਂ ਤੇ ਰਿਵਾਜ਼ ਸਨ। ਤੇ ਇਹਦੇ ਬਾਰੇ ਗੱਲ ਕਰ ਰਹੇ ਸੀ ਤੇ ਉਸਨੂੰ ਅਸੀ ਜਾਰੀ ਰੱਖਦੇ ਹੋਏ ਹੋਰ ਅੱਗੇ ਵੱਲ ਤੁਰਦੇ ਹਾਂ ਤੇ ਉਸ ਵਿਚ ਅਸੀ ਗੱਲ ਜਿਹੜੀ ਕੀਤੀ ਜਾ ਰਹੀ ਸੀ।

ਕਿਵੇਂ ਦੇ ਉਹਦੇ ਰਸਮਾਂ ਨਿਭਾਏ ਜਾਂਦੇ ਹਨ ਤੇ ਰਿਵਾਜ਼ ਹੁੰਦੇ ਬੀ ਕਿਵੇਂ ਕੁੜੀ ਮੰਗੀ ਜਾਂਦੀ ਏ ਤੇ ਕਿਵੇਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਸੱਦਾ ਭੇਜਦੇ ਹਨ ਇਹਦਾ ਇਹਦਾ ਦੀਆ ਇਹਦੇ ਬਾਰੇ ਅਸੀ ਗੱਲ ਕਰ ਰਹੇ ਸੀ। ਜਿਸ ਦਿਨ ਤੋਂ ਪਹਿਲਾ ਜਿਸ ਦਿਨ ਤੋਂ ਲਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ ਕਿਸੇ ਨਾਲ ਹੱਸਣਾ, ਬੋਲਣ ਤੇ ਕੰਮ ਕਰਨਾ ਮਨ੍ਹਾਂ ਹੋ ਜਾਂਦਾ ਹੈ। ਇਸਨੂੰ ਲਾਹੇ ਲੱਤ ਬੰਨਣਾ ਜਾਂ ਥਾੜੇ ਪਾਉਣਾ ਕਹਿੰਦੇ ਹਨ ਅਜਿਹਾ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਬੱਚਣ ਲਈ ਕੀਤਾ ਜਾਂਦਾ ਹੈ। ਇਸ ਤੋਂ ਪਿੱਛੋਂ ਸੱਤ ਸੁਹਾਗਨ ਇਸਤਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ ਇਹ ਸੱਤ ਸੁਹਾਗਨਾ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ ਇੱਕ ਸਮਾਂ ਉਹ ਵੀ ਸੀ ਕੇ ਇਹਨਾਂ ਵਿੱਚੋ ਇੱਕ ਵੀ ਘੱਟ ਹੋਵੇ ਤਾ ਰਸਮ ਸ਼ੁਰੂ ਨਹੀਂ ਸੀ ਹੁੰਦੀ।

ਪੇਕਿਆਂ ਨੂੰ ਲੈ ਕੇ ਉਹਨਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਉਹ ਨਾਨਕੀ ਛੱਕ ਦੀ ਤਿਆਰੀ ਕਰਨ ਲੱਗੇ। ਲੱਗ ਜਾਂਦੇ ਵਿਆਹ ਤੋਂ ਪਹਿਲਾ ਵੱਡੀ ਰੀਤ ਕੇਵਲ ਵਟਣੇ ਜਾਂ ਮਾਹੀਏ ਦੀ ਹੁੰਦੀ ਸੀ। ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚਦੋ ਤਾਣ ਕੇ ਖੜੀਆ ਹੋ ਜਾਂਦੀਆਂ ਇਕ ਠੂਠੀ ਵਿਚ ਤੇਲ, ਪਾਣੀ ਤੇ ਵਿਚ ਹਲਦੀ ਮਿਲਾ ਕੇ ਵੱਟਣਾ ਤਿਆਰ ਕੀਤਾ ਹੁੰਦਾ। ਇਹ ਵੱਟਣਾ ਘਾਹ ਦੀ ਬੂਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ ਦੀ ਲੀਟ ਨੂੰ ਲਾਇਆ ਜਾਂਦਾ। ਇਸ ਤੋਂ ਪਿੱਛੋਂ ਇਹ ਹੱਥਾਂ ਪੈਰਾਂ ਅਤੇ ਚੇਹਰੇ ਦੀ ਦੱਬ ਦੱਬ ਕੇ ਮਲਿਆ ਜਾਂਦਾ ਜਿਨੂੰ ਅਸੀ ਹਲਦੀ ਦੀ ਰਸਮ ਵੀ ਕਹਿ ਲੈਂਦੇ ਹਨ। ਇਹ ਵਿਆਹ ਆਲੇ ਦਿਨ ਤਕ ਲੱਗਦਾ ਰਹਿੰਦਾ ਸੀ ਅਜੋਕੇ ਸਮੇਂ ਵਿਚ ਇਸ ਰੀਤ ਵਿਚ ਵੀ ਕੁਝ ਪਰਿਵਰਤਨ ਆਇਆ ਵਿਆਹ ਤੋਂ ਇੱਕ ਦਿਨ ਪਹਿਲਾ ਸੱਦੇ ਹੋਏ ਅੰਗਸਾਕ ਪਹੁਚਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਵਧੇਰਾ ਮੇਲਾ ਨਾਨਕਿਆਂ ਦਾ ਹੁੰਦਾ ਜਿਹੜੇ ਆਪਣੇ ਦੋਹਤਰੀ ਜਾਂ ਦੋਹਤ ਮਾਨ ਲਈ ਗਹਿਣੇ ਬਿਸਤਰੇ, ਪਲੰਘ, ਬਰਤਨ ਤੇ ਕੱਪੜੇ, ਲੀੜੇ ਲੈ ਕੇ ਆਉਂਦੇ ਹਨ ਇਹ ਵੀ ਆਮ ਹੈ ਕੇ ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ। ਬਾਕੀ ਮੇਲਾ ਮੇਲ ਚੋੜ ਕਰਦਾ ਹੈ ਤੇ ਬੰਬੀਹੇ ਬੁਲਾਉਂਦੇ ਪਿੰਡ ਦੀ ਜੂਹ ਵਿਚ ਵੜਦਾ ਹੈ।

ਵੱਟਣਾ ਮੱਲ ਕੇ ਨਵਾ ਦਿੰਦੇ ਹਨ ਨਵਾ ਕੇ ਉਸਨੂੰ ਮਾਮੇ ਦੀ ਲਿਆਂਦੀ ਹੋਈ ਪੈਛਾਕ ਪਹਿਨਾਈ ਜਾਂਦੀ ਹੈ ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੋਂ ਮੋੜ ਜਾਂ ਮੱਥੇ ਤੇ ਸਿਹਰਾ ਬੰਨ ਦਿੰਦੇ ਹਨ ਸਰਬਾਲੇ ਨੂੰ ਵੀ ਇਸੇ ਤਰ੍ਹਾਂ ਨਵਾ ਕੇ ਸਿਹਰਾ ਬੰਨਿਆ ਜਾਂਦਾ ਹੈ। ਇਸ ਤੋਂ ਪਿੱਛੋਂ ਘੋੜੀ ਦੀ ਰੀਤ ਹੁੰਦੀ ਹੈ ਘੋੜੀ ਚੜ੍ਹਨ ਤੋਂ ਪਹਿਲਾ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ ਸੁਰਮਾ ਪਵਾਈ ਲੈ ਕੇ ਲੈ ਲੈਂਦੀ ਹੈ। ਉਸ ਤੋਂ ਪਿੱਛੋਂ ਉਸਦੀ ਭੈਣ ਵਾਗ ਫਰਦੀ ਹੈ ਤੇ ਲੜ ਜਾ ਪੱਲਾ ਝੱਲਦੀ ਨਾਲ ਤੁਰਦੀ ਹੈ ਮੁੰਡੇ ਦੀ ਮਾਂ ਤੇ ਹੋਰ ਸਰੀਕਣੀਆਂ ਸਲਾਮੀਆ ਪਾਉਂਦੀਆਂ ਹਨ ਅਤੇ ਪੂਰੇ ਸ਼ਗਨ ਮਨ੍ਹਾ ਕੇ ਉਸਨੂੰ ਮੋਟਰ, ਰੱਥ ਰੱਥ ਆਦਿ ਵਿਚ ਬਿਠਾ ਦਿੰਦੀਆਂ ਹਨ। ਘੋੜੀ ਉੱਤੋਂ ਉਤਰਣ ਤੋਂ ਪਹਿਲਾ ਉਹ ਵਾਗ ਫੜਨ ਵਾਲੀ ਭੈਣ ਨੂੰ ਵਾਗ ਫੜਾਈ ਦੇ ਕੇ ਬਾਕੀ ਭੈਣਾਂ ਨੂੰ ਖੁਸੀਆ ਵਿਚ ਰੁਪਈਏ ਵੰਡਦਾ ਘੋੜੀ ਚੜ੍ਹਦਾ ਹੁੰਦਾ ਹੈ।

ਜਦੋਂ ਜੰਝ ਕੁੜੀ ਵਾਲਿਆਂ ਦੇ ਪਿੰਡ ਚ ਪੁਹੰਚ ਜਾਂਦੀ ਹੈ ਤਾ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿਚ ਖੜ੍ਹੀ ਹੁੰਦੀ ਹੈ। ਪਿੰਡ ਦੇ ਦਰਵਾਜੇ ਉੱਤੇ ਜਾਂ ਡੇਰੇ ਵਿਚ ਪੁਹੰਚਣ ਤੇ ਮਿਲਣੀ ਹੁੰਦੀ ਸੀ ਮਿਲਣੀ ਪਿੱਛੋਂ ਜੰਝ ਡੇਰੇ ਪੁਹੰਚ ਜਾਂਦੀ ਸੀ। ਮੁੰਡਾ ਰਾਤ ਦੀ ਰੋਟੀ ਡੇਰੇ ਵਿਚ ਹੀ ਖਾਂਦਾ ਹੈ ਤੇ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿਚ ਵਿਆਹੀ ਹੋਵੇ ਤਾ ਉਸਨੂੰ ਮਠਿਆਈ ਤੇ ਰੁਪਈਏ ਸਮੇਤ ਪੱਤਰਾਂ ਭੇਜ ਕੇ ਉਸਦਾ ਮਾਨ ਸਤਿਕਾਰ ਕੀਤਾ ਜਾਂਦਾ ਹੈ ਵਿਆਹ ਵਿਚ ਫੇਰਿਆ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ।

ਪਰ ਇਹਨਾਂ ਰਸਮਾਂ ਵਿਚ ਥਾਂ ਥਾਂ ਦੇ ਰਿਵਾਜ਼ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ ਕੁੜੀ ਨੂੰ ਕੁੜੀ ਦਾ ਮਾਮਾ ਖ਼ਾਰਿਓ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ। ਇੱਥੇ ਹੀ ਕੁੜੀ ਦੀ ਮਾਮੇ ਨੂੰ ਮਿਸ਼ਰੀ ਜਾਂ ਗੁੜ ਦੇ ਕੇ ਸਨਮਾਨ ਦੀ ਹੈ ਸਿੰਘ ਸਭਾ ਲਹਿਰ ਦੇ ਅਨੰਦਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇੱਥੇ ਹਵਨ ਦੀ ਥਾਂ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ ਕੀਤਾ ਜਾਂਦਾ ਹੈ ਫਿਰ ਸੁਹਾਗ ਜੋੜੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਆਲੇ ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ। ਇਸ ਵਿਚ ਚਾਰ ਫੇਰੇ ਲੈਂਦੀ ਹੈ ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾ ਭਾਈ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦੇ ਹਨ। ਅਨੰਦਕਾਰਜ ਦਾ ਜਾਂ ਲਗਨ ਫੇਰਿਆ ਨਾਲ ਅਸਲੀ ਕਾਰਜ ਖਤਮ ਹੋ ਜਾਂਦਾ ਹੈ ਫਿਰ ਵਰੀ ਹੁੰਦੀ ਹੈ ਜਾਂ ਜਿਵੇ ਜਿਹੜੀ ਵੀ ਵਰੀ ਲੈ ਕੇ ਆਏ ਹੋਣ ਥਾਲੀਆਂ, ਟੋਕਰੀਆਂ ਵਿਚ ਖਿਲਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ। ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ ਇਸੇ ਤਰ੍ਹਾਂ ਜੰਝ ਦੇ ਤੁਰਣ ਤੋਂ ਪਹਿਲਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਹਟ ਵਖਾਉਂਦੇ ਹਨ ਇਸ ਵਿਚ ਉਹ ਇਹ ਸਭ ਕੁਝ ਦਿਖਾਇਆ ਜਾਂਦਾ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਜਾਂ ਤਾ ਆਪਣੀ ਧੀ ਨੂੰ ਦਿੰਦੇ ਹਨ ਦਾਜ ਵੇਖ ਕੇ ਬਰਾਤ ਤੋਰਦੇ ਹਨ। ਤੇ ਜਿਹੜਾ ਕੀ ਮੈ ਹੁਣ ਤੁਹਾਡੇ ਤੋਂ ਮੁਆਫੀ ਚਾਹੁੰਨਾ ਗਾ ਬੀ ਹੁਣ ਤਕ ਜਿਹੜੀ ਗੱਲ ਕੀਤੀ ਗਈ ਹੈ ਇਸਲਈ ਤੇ ਹੁਣ ਲਈ ਧੰਨਵਾਦ। ਹਾਂ ਜੀ ਸਤਿ ਸ੍ਰੀ ਅਕਾਲ, ਮੇਰਾ ਨਾਮ ਅਮਨਦੀਪ ਕੌਰ ਹੈ ਤੇ ਮੈਂ ਦੀ ਰਹਿਣ ਵਾਲੀ ਹਾਂ, ਮੇਰੀ ਉਮਰ ਇੱਕੀ ਸਾਲ ਹੈ, ਅੱਜ ਦਾ ਮੇਰਾ ਵਿਸ਼ਾ ਹੈ, ਮਾਪਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਬੱਚਿਆਂ ਲਈ ਸਭ ਤੋਂ ਕੀਮਤੀ ਰਿਸ਼ਤਾ ਮਾਂ, ਮਾਂ ਬਾਪ ਦਾ ਹੁੰਦਾ ਹੈ। ਇਸ ਲਈ ਹੋ ਹਰ ਬੱਚਾ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਹੈ, ਮਾਪੇ ਹੀ ਹੁੰਦੇ ਹਨ ਜੋ ਬਚਪਨ ਤੋਂ ਬਚਪਨ ਵਿੱਚ ਉਹਨਾ ਨੂੰ ਪਾਲਦੇ ਹਨ ਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਤਕਲੀਫ਼ਾਂ ਨਾਲ ਲੜਨ ਦੀ ਹਿੰਮਤ ਦਿੰਦੇ ਹਨ।

ਲਈ ਪ੍ਰੇਰਿਤ ਕਰਦਾ ਹੈ ਇਸੇ ਪਿਆਰ ਨਾਲ ਅਹ ਬੱਚਾ ਅੱਗੇ ਵੱਧਦਾ ਹੈ ਤੇ ਵੱਡਾ ਹੋ ਕੇ ਜ਼ਿੰਮੇਵਾਰ ਸਮਝਦਾਰ ਇਨਸਾਨ ਬਣਦਾ ਹੈ ਇਸ ਨਾਲ ਉਸ ਦੀ ਬੁੱਧੀ ਤੇਜ਼ ਹੁੰਦੀ ਹੈ ਤੇ ਦੂਜਿਆਂ ਦੀ ਦੀਆਂ ਭਾਵਨਾ ਸਮਝਦਾ ਹੈ ਅਹ ਬੱਚਿਆਂ ਦਾ ਬੱਚਿਆਂ ਨਾਲ ਹੀ ਮਾਪਿਆਂ ਨੂੰ ਦੁੱਖ ਤਕਲੀਫ਼ ਵਿੱਚ ਸਾਂਭਣ ਤੇ ਬੁਢਾਪੇ ਵਿੱਚ ਉਹਨਾਂ ਦੀਆਂ ਸੇਵਾ ਕਰਨ ਦਾ ਬਲ ਬਖ਼ਸ਼ਦਾ ਹੈ।

ਮੈਨੂੰ ਜੰਨਤ ਵਾਲੀ ਥਾਂ ਮੇਰੇ ਕੋਲ ਮਾਪੇ ਨੇ ਉਸ ਰੱਬ ਦਾ ਸ਼ੁਕਰ ਕਰਾਂ, ਮੇਰੇ ਕੋਲ ਮਾਪੇ ਨੇ ਅੱਧੀ ਰਾਤ ਪਿਆਸ ਲੱਗੇ, ਇੱਕ ਵਾਰ ਕਹਾਂ ਜੇ ਜੇ ਪਾਣੀ ਬਿਨਾਂ ਦਰ ਦਰਿਆਓ ਪਾਣੀ ਦੇਂਦੀ, ਮੇਰੀ ਮਾਂ ਸੁਣਾਈ ਮੈਂ ਨਾ ਜਾਣਾ, ਕਿਹੜੇ ਵੇਲੇ ਸੌਂਦੀ ਮੇਰੀ ਮਾਂ ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ, ਪਾ ਪਾਪਾ ਦੀਆਂ ਝਿੜਕਾਂ ਵਿੱਚ, ਡਾਡਾ ਅਮ ਡਾਢਾ ਪਿਆਰ ਨਜ਼ਰ ਆਉਂਦਾ ਹੈ ਉਹਨਾਂ ਦਾ ਤਾਂ ਹਰ ਸੁਪਨਾ, ਬਸ ਸਾਡੇ ਲਈ ਹੁੰਦਾ ਹੈ, ਹਰ ਇੱਕ ਇੱਛਾ ਪੂਰੀ ਕਰਦੇ, ਜੋ ਵੀ ਮੂੰਹੋਂ ਕਹਾਂ। ਪਰ ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ ਸੁਖੀ ਰੱਖੀਂ ਬੱਚਿਆਂ ਨੂੰ ਮੇਰਾ ਮੌਲਾ ਮੋਲਾ ਸੁਖੀ ਰੱਖੀਂ ਤੂੰ ਮੇਰੇ ਮਾਪੇ ਕਿਹੜੇ ਕਹੇ ਬ ਬਡਾਲੇ ਵਾਲਾ ਸਭ ਤੇ ਮਿਹਰ ਕਰੀ ਜੋ ਜੀ ਆਪੇ ਪ੍ਰਗਟ ਸਿਆਂ ਸਭ ਬੱਚਿਆਂ ਤੇ ਮਾਪਿਆਂ ਦੀ ਰਹੇ ਛਾਂ ਮੇਰੇ ਕੋਲ ਮਾਪੇ ਨੇ, ਮੈਨੂੰ ਜੰਨਤ ਵਾਲੀ ਥਾਂ, ਵਿਦਿਆਰਥੀ ਦਾਦਾ ਦਾਦੀ ਮਾਂ ਮਾਤਾ-ਪਿਤਾ ਤੇ ਭੈਣ-ਭਰਾਵਾਂ ਸਬੰਧੀ ਸਤਿਕਾਰ ਨੂੰ ਦਰਸਾਉਂਦੇ ਚਾਰਟ ਅਤੇ ਚਾਰਟ ਅਤੇ ਅਮ ਮਾਟੋ ਬਣਾਉਂਦੇ, ਇਸ ਪਾਠ ਵਿੱਚ ਵਿਸ਼ੇ ਨੂੰ ਪ੍ਰਗਟ ਕਰਦੀ ਹੋਈ ਕਵਿਤਾ, ਗੀਤ, ਲੇਖ ਜਾਂ ਕਹਾਣੀ ਲਿਖਣ ਲਈ ਕਿਹਾ ਜਾਵੇ ਇਸ ਵਿੱਚ ਮਾਂ-ਬਾਪ ਤੇ ਸਮਾਜ ਦੇ ਪਿਆਰ ਨਾਲ ਸੰਬੰਧਿਤ ਕੋਈ ਗੀਤ ਜਾਂ ਕਵਿਤਾਵਾਂ ਸੁਣਾਏ ਗਏ ਸੁਣਾਏ ਜਾਣਗੇ ਜਮਾਤ ਵਿੱਚ ਇ ਇਸ ਕਿਰਿਆ ਨੂੰ ਕਰਨ ਉਪਰੰਤ ਵਿਦਿਆਰਥੀਆਂ ਦੇ ਸਮੂਹ ਬਣਾਏ ਜਾਣਗੇ, ਵਿਦਿਆਰਥੀਆਂ ਕੋਲੋਂ ਉਪਰੋਕਤ ਕਿਰਿਆਵਾਂ ਕੀਤੀਆਂ ਗਤੀਵਿਧੀਆਂ ਤੇ ਅਹ ਰਚਾਈਆਂ ਜਾਵੇਗੇ ਇਸ ਉਪ ਅਹ ਇਸ ਉਪਰੰਤ ਸਿੱਟੇ ਤੇ ਪਹੁੰਚਿਆ ਜਾਵੇਗਾ ਉਹ ਸਮਾਜ ਵਿੱਚ ਮਾਂ-ਬਾਪ, ਬਜ਼ੁਰਗਾਂ ਤੇ ਹੋ ਹੋਰ ਸਮਾਜਿਕ ਰਿਸ਼ਤਿਆਂ ਦੇ ਮਹੱਤਵ ਨੂੰ ਸਮਝਣ ਤੇ ਹੋ ਸਕਣ ਸਾਰੇ ਵਿਦ ਵਿਦਿਆਰਥੀ ਸਾਰੇ ਵਿਦਿਆਰਥੀਆਂ ਨੂੰ ਅਪਾਣੇ ਮਾਂ ਬਾਪਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾ ਨੂੰ ਪਿਆ ਅਹ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ, ਸਮਾਜ ਵਿੱਚ ਬੱਚਿਆਂ ਦਾ ਮਾ ਮਾ ਮਾਪਿਆਂ ਪ੍ਰਤੀ ਪਿਆਰ ਪੰਘੂੜੇ ਤੋਂ ਲੈ ਕੇ ਜੀਵਨ ਦੇ ਅੰਤਲੇ ਸਵਾਸਾਂ ਤੱਕ ਸਾਂਝ ਵਾਲਾ ਹੁੰਦਾ ਹੈ ਇਸੇ ਪਿਆਰ ਇਸੇ ਪਿਆਰ ਵਿੱਚੋਂ ਹੀ ਨੈਤਿਕ, ਆਪਸੀ ਮਿਲਵਰਤਨ, ਸਤਿਕਾਰ, ਸੇਵਾ ਸੇਵਾ ਭਾਵਨਾ, ਨਿਮਰਤਾ ਵਿਸ਼ਵਾਸ ਵਰਗੇ ਗੁਣ ਪੈਦਾ ਹੁੰਦੇ ਹਨ, ਸਮਾਜ ਵਿੱਚ ਅਹ ਨਾਤਿਆਂ ਸਮਾਜਿਕ ਅਮ ਖ਼ੂਬਸੂਰਤੀ ਦੀ ਝਲਕ ਹੈ school School ਸਿੱਖਣ ਦੀ ਉਹ ਪ ਪਵਿੱਤਰ ਜਗ੍ਹਾ ਹੈ ਜ ਜਿਹੜੀ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਦੀ ਹੈ ਬੱਚੇ ਜੀਵਨ ਵਿੱਚ school ਵਿੱਚ ਬਹੁਤ ਹੀ ਮਹੱਤਵਪੂਰਨ ਸੰ ਬੱਚਿਆਂ ਦੇ school ਵਿੱਚ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ, ਘਰੋਂ ਘਰ ਤੋਂ ਆਏ school ਹੀ ਉਹ ਸਥਾਨ ਹੈ, ਜਿੱਥੇ ਬਚਪਨ ਦਾ ਬਹੁਤਾ ਸਮਾਂ ਗੁਜ਼ਰਦਾ ਹੈ school ਹੀ ਬੱਚੇ ਨੂੰ ਅਨੁਸ਼ਾਸਨ, ਸਹਿਯੋਗ ਅਤੇ ਜਿਉਣ ਜਿਉਣਯੋਗ ਹੁਨਰ ਦਿੰਦਾ ਹੈ school ਵਿੱਚ ਬੱਚੇ ਨੂੰ ਜ਼ਿੰਮੇਵਾਰ ਸ਼ਖ਼ਸ ਬਣਾਉਣ ਲਈ ਉਸ ਦੀ ਸ਼ਖ਼ਸੀਅਤ ਨੂੰ ਖ ਕ ਖੜ੍ਹਾ ਕਰਦਾ ਹੈ, ਬੱਚਿਆਂ ਨੂੰ ਜ਼ਿੰਦਗੀ ਵਿੱਚ ਜ਼ਿੰਦਗੀ ਦੀਆਂ ਬੁਲੰ ਬੁਲੰਦੀਆਂ ਤੇ ਪਹੁੰਚਣ ਵਾਲੇ school ਦਾ ਬੜਾ ਵੱਡਾ ਯੋਗਦਾਨ ਹੈ ਅਮ ਜੇ ਰੁੱਖ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ, ਤਾਂ ਅਹ ਉਹ ਉਸ ਦੇ ਜੜ੍ਹੋਂ ਪੁੱਟੇ ਜਾਣ ਦਾ ਡਰ ਨਹੀਂ ਹੋਵੇਗਾ, ਉਸੇ ਤਰ੍ਹਾਂ school ਦੇ ਵਿਦਿਆਰਥੀਆਂ ਦੀਆਂ ਜੜ੍ਹਾਂ ਮਜ਼ਬੂਤ ਕਰ ਨੂੰ ਮਜ਼ਬੂਤ ਕਰਦਾ ਹੈ ਤੇ ਤਾਕਤ ਪ੍ਰਦਾਨ ਕਰਦਾ ਹੈ school ਪੜ੍ਹਦੇ ਸਮੇਂ ਇੱਕ ਬੱਚੇ ਭਾਵੇਂ ਇ ਕਈ ਬੱਚੇ ਭਾਵੇਂ school ਨਾਲ ਪਿਆਰ ਨਾ ਕਰਦੇ ਹੋਣ ਜਾਂ ਘੱਟ ਕਰਦੇ ਹੋਣ, ਪਰ ਸਕੂਲੀ ਵਿਅਕਤੀਆਂ ਵਿਅਕਤੀ ਪੂਰੀ ਕਰਨ ਤੋਂ ਬਾ ਪੂਰੀ ਜ਼ਿੰਦਗੀ ਕਰਨ ਤੋਂ ਬਾਅਦ school ਤੇ ਮਾਣ ਮਹਿਸੂਸ ਕਰਦੇ ਹਨ ਪਰ ਅਸੀਂ ਸਾਰੇ school ਦੀ ਅੱਗੋਂ ਲੰਘਦਿਆਂ ਇਹੋ ਗੱਲ ਹੀ ਕਹਿੰਦੇ ਹਾਂ ਕਿ ਇਹ ਮੇਰਾ school ਹੈ ਇਹ ਮੇਰਾ ਇਹ ਮੇਰਾ ਸਭ ਦਾ school ਨਾਲ ਪਿਆਰ ਦਾ ਇਜ਼ਹਾ ਇਜ਼ਹਾਰ ਹੈ ਇਜ਼ਹਾਰ ਹੈ ਅਨੁ ਅਨੁਮਨ ਇਹ ਕੀ ਹੈ ਜਿੰਨ੍ਹਾ ਨੂੰ ਬੱਚਿਆਂ, ਜਿੰਨ੍ਹਾ ਬੱਚਿਆਂ ਨੂੰ ਪਤਾ ਹੈ ਹੱਥ ਖੜ੍ਹਾ ਕਰੋ। ਸਰ ਜੀ ਉਹ ਕੀ ਉਹ ਸਾਰੇ ਇੱਥੇ ਹੀ ਪੜ੍ਹਦੇ ਹਨ ਸਰ ਜੀ ਕੀ school ਵੇਖਣ ਆਏ ਸੀ ਸਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਇੱਥੇ ਇੱਥੇ ਬੱ ਇੱਕ ਗੱਲ ਦੱਸਣੀ ਤਾਂ ਮੈਂ ਭੁੱਲ ਹੀ ਗਿਆ ਕਿ ਉਸ ਦਿਨ ਦਾ ਫੈਸਲਾ ਹੋਇਆ ਸੀ ਕਿ ਜਿੰਨੇ ਮੈਂਬਰ ਆਏ ਸੀ ਉਹ ਆਪਣੇ ਸਾਰੇ ਇੱਕ ਪਾ ਇਕੱਠੇ ਹੋ ਕੇ ਇਕੱਠੇ ਹੋ ਕੇ, ਇੱਥੇ school ਵਿੱਚ ਅਮ ਵ ਅਧਿਆਪਕਾਂ ਦਾ ਸਵਾਗਤ ਕਰਨ ਲਈ ਆਏ ਸੀ ਬੱਚਿਓ ਕੋਈ ਵੱਡਾ ਕੰਮ ਨਹੀਂ, ਇਹਨਾਂ ਸਾਰਿਆਂ ਨੂੰ school ਨੇ ਹੀ ਵੱਡਾ ਬਣਾਇਆ ਹੈ, ਇਸ ਲਈ ਹੀ ਸਾਰੇ school ਨੂੰ ਪਿਆਰ ਕਰਦੇ ਹਨ, ਬੱਸ ਇਹ ਕਹਿੰਦੇ ਤਾਂ ਮੈਂ ਵੀ ਸੁਣੇ school ਹੀ ਸਾਡਾ ਦੂਜਾ ਘਰ ਹੈ, ਸਾਡੇ ਜੀਵਨ ਦੀ ਸੇਧ ਅਤੇ ਸੇਧ school school ਦਾ ਜਮਾਤ ਨੂੰ ਤਿੰਨ-ਤਿੰਨ ਤਿੰਨ-ਤਿੰਨ ਸਮੂਹਾਂ ਵਿੱਚ ਵੰਡਿਆ ਜਾਵੇਗਾ, ਇਹ ਇਹਨਾਂ ਤਿੰਨਾਂ ਸਮੂਹਾਂ ਦੇ ਵਿਦਿਆਰਥੀ ਕਈ ਅਧਿਆਪਕ ਵੱਲੋਂ ਦਿੱਤੇ ਗਏ ਪੰਜ ਮਿੰਟਾਂ ਵਿੱਚ school ਦੇ ਕਿਸੇ ਵੀ ਖੇਤਰ ਵਿੱਚ ਜਾਣ ਜਾਣਗੇ ਤੇ ਉੱਥੇ school ਦੇ ਮੋਹ ਨਾਲ ਸੰਬੰਧਿਤ ਕੋਈ ਇੱਕ ਕਾਰਜ ਕਰਕੇ ਆਉਣਗੇ, ਉਪਰ ਉਪਰੰਤ ਤਿੰਨੋ ਸਮੂਹ ਆਪਣੇ ਆਪ